ਇਨ੍ਹਾਂ ਦੇ ਵੀ ਅੱਲਗ ਅੱਲਗ course ਤੋਂ ਹੋਂਦ course ਹੁੰਦੇ ਏ

ਠੀਕ ਏ ਜੀ hardware ਤਾਂ ਦੇਖੋ ਆਪਣਾ ਜਿਹੜਾ BTECH ਵਗੈਰਾ ਹੋ ਗਏ ਨੇ ਉਹਨਾ ਦਾ ਹੋ ਗਿਆ

ਜਿਨ੍ਹਾਂ ਬੱਚਿਆਂ ਨੇ ਮੰਨਲੋ ਇੱਕ hardware ਜਿਹੜਾ ਬੰਦਾ ਇੱਕ engineer type engineer type ਹੁੰਦਾ ਠੀਕ ਏ

ਹਾਂਜੀ ਉਹਨੂੰ engineer ਹੀ ਕਹਿਨੇ ਏ ਜਿਹੜਾ repair ਕਰਦਾ

modem ਹਾਂਜੀ modem ਹੁੰਦਾ ਜਿਵੇਂ ਆਪਾਂ ਤੁਸੀਂ ਆਪਾਂ ਪਹਿਲਾਂ ਗੱਲ ਕਰੀ ਸੀਗੀ internet ਦੀ ਠੀਕ ਏ ਜੀ ਕੀ ਜਿਹੜਾ internet ਹੁੰਦਾ internet ਨੂੰ ਲਿਜਾ ਚਲਾਉਣ ਵਾਸਤੇ ਇੱਕ modem ਦੀ ਲੋੜ ਪੈਂਦੀ ਏ

ਜਿਵੇਂ ਆਪਾਂ dish ਲਵਾਉਣੇ ਆ ਘਰ ਆਪਾਂ ਨੂੰ ਇੱਕ set o box ਦੇ ਕੇ ਜਾਨੇ ਏ ਅੱਛਾ ਜੀ ਹਾਂਜੀ ਹਾਂਜੀ ਠੀਕ ਏ ਨਾ ਉਸੇ ਤਰ੍ਹਾਂ ਘਰ ਜਦੋਂ ਆਪਾਂ ਆਪਾਂ ਤਾਂ ਕਿਸੇ company company ਦਾ internet connection ਲੈਣੇ ਆ ਨਾ ਤਾਂ ਉਹ ਉਹ ਇੱਕ modem ਲਗਾ ਕੇ ਜਾਨੇ ਏ ਮੰਨਲੋ ਇੱਕ set o box type modem ਲਗਾ ਜਾਨੇ ਏ ਅੱਛਾ ਜੀ ਹਾਂਜੀ ਉਹਨੂੰ modem ਕਹਿਨੇ ਏ ਵੀ ਘਰ ਦੇ ਵਿੱਚ internet ਦੇਖੋ ਇੱਕ wire ਏ wire ਤਾਂ ਬਾਹਰ ਦੀ ਬਾਹਰ ਲੱਗੀ ਹੋਈ ਏ

ਠੀਕ ਏ ਜਿਹੜਾ wire ਦੇ ਵਿੱਚ ਕੋਈ data ਆ ਰਿਹਾ ਕੋਈ current ਆ ਰਿਹਾ ਜਾਂ ਕੁੱਝ ਵੀ ਆ ਰਿਹਾ ਉਹਨੂੰ convert ਵੀ ਤਾਂ ਕਰਨਾ ਅੱਗੇ ਹਾਂਜੀ ਹਾਂਜੀ ਠੀਕ ਏ ਜਿਹੜਾ modem ਹੁੰਦਾ modem ਜਦੋਂ ਉਸ ਚ modem ਵਿੱਚ ਬਾਹਰ ਤੋਂ ਜਿਹੜੀ wire ਆ ਰਹੀ ਏ fiber wire ਆ ਰਹੀ ਏ modem ਚ ਲੱਗ ਗਈ modem ਦੇ ਅੱਗੇ ਫੇਰ ਕੀ ਏ ਅਨਟੀਨੇ ਲੱਗੇ ਹੁੰਦੇ ਏ ਉਹ ਅੱਗੇ ਘਰ ਚ WIFI signal ਛੱਡਦਾ ਹੁੰਦਾ ਉਹ

ਠੀਕ

ਅੱਜ ਮੈਂ ਇੱਕ ਅਹ ਮੇਰਾ friend ਹੈਗਾ, ਤੇ ਮੈਂ ਉਹਦੇ ਬਾਰੇ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ share ਕਰੂੰਗਾ। ਤੇ ਉਹ ਜਿਹੜਾ ਮੇਰਾ friend ਆ ਉਹ ਮੇਰਾ friend ਬਣਿਆ ਹੈਗਾ, school, school ਚ। ਅਸੀਂ ਇੱਕੋ school ਦੇ ਵਿੱਚ ਪੜ੍ਹਦੇ ਸੀਗੇ ਤੇ ਉਹ ਮੇਰੇ friend ਦਾ ਨਾਮ ਹੈਗਾ ਵਿਕਰਮ ਤੇ ਪਿੰਡ ਉਹਦਾ ਹੈਗਾ ਭਾਗਸਰ ਤੇ ਕਾਫ਼ੀ ਤਕੜੇ ਘਰ ਦਾ ਮੁੰਡਾ ਉਹ ਜਿਹੜਾ ਵਿਕਰਮ ਆ ਤੇ ਉਹਦੀ ਨਾ ਮੇਰੇ ਨਾਲ ਬਹੁਤ ਹੀ ਜ਼ਿਆਦਾ ਮੋਹ, ਮੁਹੱਬਤ ਜੀਹਨੂੰ ਆਪਾਂ ਕਹਿ ਦੀਏ ਵੀ ਸਾਡੀ ਸਭ ਤੋ ਜ਼ਿਆਦਾ ਪੱਕੀ ਦੋਸਤੀ ਸੀਗੀ। ਅੱਜ ਵੀ ਅਸੀਂ ਮਤਲਬ ਪੱਕੇ ਦੋਸਤ ਆਂ। ਵੀ ਇਹ ਨੀਂ ਗਾ ਹਾਂ ਅੱਜ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨੀਂ ਗੇ। ਬਚਪਨ ਚ ਵੀ ਬੁਲਾਉਂਦੇ ਸੀਗੇ ਤੇ ਅੱਜ ਵੀ ਅਸੀਂ ਪੱਕੇ ਦੋਸਤ ਆਂ। ਬਾਕੀ ਸਾਡੀ ਸਾਰੀ ਦੀ ਸਾਰੀ class ਇਧਰ ਤੋਂ ਉਧਰ ਹੋਗੀ ਤੇ but ਜਿਹੜੇ ਸਾਡੀ ਸਾਰੀ class ਦੇ ਵਿੱਚੋਂ ਮੇਰਾ ਚਲ ਹਜੇ ਵੀ touch ਹੈਗਾ ਕਾਫ਼ੀ ਮੁੰਡੇ, ਮੁੰਡਿਆਂ ਨਾਲ, ਕੁੜੀਆਂ ਨਾਲ but ਉਹਦਾ ਸਿਰਫ਼ ਇੱਕ ਮੇਰੇ ਨਾਲ ਹੀ touch ਦਾ ਉਹਦਾ ਮੁੰਡੇ ਦਾ। ਤੇ ਜਿਹੜਾ ਸੋਨੂੰ ਮੁੰਡੇ ਦਾ ਨਾਮ ਦੱਸਿਆ ਮੈਂ। ਉਹਦਾ ਨਾਮ ਹੈਗਾ ਵਿਕਰਮ ਤੇ ਤੇ ਉਸ ਸਮੇਂ ਦੀਆਂ ਸਾਨੂੰ ਵੀ ਗੱਲਾਂ ਯਾਦ ਆਉਂਦੀਆਂ ਵੀ ਅਸੀਂ ਜਮਾ ਨੀਂ ਪੜ੍ਹਦੇ ਹੁੰਦ ਸੀਗੇ, ਵੀ ਇੱਕ ਹਿਸਾਬ ਦਾ ਵੀ school ਸਾਡੇ ਲਈ ਇੱਕ ਐਸ਼ ਹੀ ਹੁੰਦੀ ਸੀਗੀ ਬਸ, ਵੀ ਸਕੂਲ ਆਉਣਾ। ਤੇ ਅਸੀਂ ਤੇ ਆ ਕੇ ਬੈਠ ਜਾਣਾ। ਸੁਭਾਵਿਕ class ਹੁੰਦੀ ਸੀਗੀ ਸਾਡੀ ਪਹਿਲੀ ਪੰਜਾਬੀ ਦੀ। ਤੇ ਉਹ ਸਾਡੀ in charge teacher ਹੁੰਦੀ ਸੀਗੀ madam ਮੋਟੀ ਕਹਿੰਦੇ ਹੁੰਦੇ ਸੀ, ਅਸੀਂ ਉਹਨੂੰ, ਪੰਜਾਬੀ ਦੀ teacher ਸੀਗੀ ਉਹ। ਤੇ ਉਹਦੇ ਨਾਲ ਸਾਡੀ ਕਾਫ਼ੀ ਜ਼ਿਆਦਾ ਖੜਕਦੀ ਸੀਗੀ। ਤੇ ਉਹ ਸਾਨੂੰ ਇਕੱਠੇ ਨੀਂ ਬਹਿਣ ਦਿੰਦੀ ਸੀ ਤੇ ਅਸੀਂ ਬਹਿੰਦੇ ਹੀ ਇਕੱਠੇ ਸੀਗੇ। ਵੀ ਅੱਜ ਤੱਕ ਅਸੀਂ ਜਦੋਂ ਦੇ school ਚ ਲੱਗੇ ਸੀਗੇ, ਕਦੇ ਵੀ ਨੀਂ ਅਸੀਂ ਮਤਲਬ ਅੱਡੋ-ਅੱਡ ਬੈਠੇ ਸੀਗੇ। ਤੇ ਉਹ ਸਾਨੂੰ ਆਪਣੇ period ਚ ਕਹਿ ਦਿੰਦੀ ਸੀਗੀ ਵੀ ਜੇ ਤੁਸੀਂ ਦੋਨਾਂ ਨੇ ਵੀ ਮਤਲਬ ਇਕੱਠਿਆਂ ਨੇ ਬੈਠਣਾ ਤੇ ਮੈਂ ਬੈਠਣ ਤਾਂ ਨੀਂ ਸੋਨੂੰ ਦੇਊਂਗੀ। ਆਪਣੀਆਂ ਇਨ੍ਹਾਂ seats ਤੇ ਇੱਕ ਘੰਟਾ ਤੇ ਜਿੰਨਾ time ਮੈਂ ਅਹ ਮੇਰਾ period ਰਹੂਗਾ ਤੁਸੀਂ ਦੋਨਾਂ ਨੇ ਨਾ ਅਹ ਖੜ੍ਹੇ ਹੀ ਰਹਿਣਾ। ਤੇ ਸਾਨੂੰ ਖੜ੍ਹੇ ਮਨਜ਼ੂਰ ਹੁੰਦਾ ਸੀਗਾ, ਤੇ but ਅਸੀਂ ਉਹਦੀ class ਦੇ ਵਿੱਚ ਅੱਡੋ-ਅੱਡ ਨੀਂ ਕਦੇ ਵੀ ਬੈਠੇ ਸੀਗੇ। ਬਾਕੀ ਸਾਨੂੰ teacher ਕੁਝ ਵੀ ਬੋਲਦੇ ਸੀ, ਵੀ ਸਾਨੂੰ ਸਿੱਧਾ ਆ ਕੇ ਕਹਿ ਦਿੰਦੇ ਸੀ ਸਾਰੇ teacher ਵੀ ਜੇ ਤੁਸੀਂ ਨਈਂ ਅਹ ਨਹੀਂ ਪੜ੍ਹਨਾ ਨਾ ਅਹ ਨਾ ਪੜ੍ਹੋ but ਦੂਜਿਆਂ ਨੂੰ ਜਿੰਨ੍ਹਾਂ ਨੇ ਪੜ੍ਹਨਾ, ਉਨ੍ਹਾਂ ਨੂੰ disturb ਨਾ ਕਰੋ। ਤੇ ਅਸੀਂ ਦੂਜਿਆਂ ਨੂੰ disturbed ਨੀਂ ਕਰਦੇ ਸੀਗੇ ਤੇ ਉਹਦੀ ਜਿਹੜੀ class ਸੀ, ਅਸੀਂ ਖੜ੍ਹ ਕੇ ਲਾਉਂਦੇ ਹੁੰਦੇ ਸੀਗੇ। ਉਹਨੇ ਬੜੇ ਮੁਸ਼ਕਿਲ ਨਾਲ ਚਲ ਸਾਨੂੰ ਉਸ time ਕੁੱਟਿਆ ਵੀ ਆ। ਜਿਹੜੇ ਸਾਡੇ D. P. teacher ਹੁੰਦੇ ਸੀਗੇ। madam ਤੋਂ ਤਾਂ ਚੱਲ ਅਸੀਂ ਕਦੇ ਕੁੱਟ ਖਾਧੀ ਨੀਂ। D. P. teacher ਸਾਨੂੰ ਉਹਦੇ ਸਾਹਮਣੇ ਮਾੜਾ, ਐਡਾ ਕੋਈ ਤਕੜਾ ਨੀਂ ਕੁੱਟਦਾ ਸੀਗਾ। ਵੀ madam ਦਾ ਚਿਤ ਤਾਂ ਹਜੇ ਆ ਜਾਂਦਾ ਸੀਗਾ ਵੀ ਬੱਚੇ ਗੇ ਤੇ D. P. teacher ਸਾਨੂੰ ਤਾਂ ਨੀਂ ਕੁੱਟਦਾ ਸੀਗਾ। ਵੀ ਅਕਸਰ ਨੂੰ ਉਹਦੇ ਅਸੀ ਜਿਹੜਾ ਸਾਡਾ D. P. teacher ਸੀਗਾ ਤੇ ਅਸੀਂ ਉਹਨੂੰ ਖਾਣ-ਪੀਣ ਨੂੰ ਬੜਾ ਲਿਆ ਕੇ ਦਿੰਦੇ ਸੀਗੇ। ਜਿਹੜਾ ਮੁੰਡਾ ਨਾ ਅਹ ਵਿਕਰਮ ਉਹਦੀਆਂ ਜਿਹੜੀਆਂ ਭੂਆ-ਭਾਆਂ ਸੀਗੀਆਂ ਜਾਂ ਮਾਸੀਆਂ, ਉਹ ਸਾਰੀਆਂ ਸੀਗੀਆਂ ਬਾਹਰ ਤੇ ਇਹ ਨਿੱਕਾ ਹੁੰਦਾ ਨਾ ਅਹ ਹਰੇਕ ਜਾਂ ਹੋਰ ਸਾਰੀਆਂ ਚੀਜ਼ਾਂ ਨਾ ਅਹ ਮਤਲਬ ਵੀ ਬਾਹਰ ਦੀਆਂ ਹੀ, ਸਾਰੀਆਂ ਚੀਜ਼ਾਂ ਵਰਤਦੇ ਸੀ ਉਹਦੀ family ਚ ਨਾ ਅਹ ਸਾਰੀਆਂ ਚੀਜ਼ਾਂ import ਹੁੰਦੀਆਂ ਸੀਗੀਆਂ ਤੇ ਉਹ ਚੀਜ਼ਾਂ-ਚੂਜ਼ਾਂ ਉਹ ਖਵਾ-ਖਵੂ ਦਿੰਦਾ ਸੀਗਾ D. P. ਵਰਗਿਆਂ ਨੂੰ ਤੇ ਉਹ ਇੰਨੇ ਨਾਲ ਇਹਨੂੰ ਕੁਝ ਕਹਿੰਦੇ ਨੀਂ ਸੀਗੇ। ਮਤਲਬ ਉਹ ਵੀ ਐਨਾ ਕੋਈ ਖਾਸ ਚੱਕਰ ਹੈ ਨੀਂ ਸੀਗਾ ਵੀ ਹਾਂ ਵੀ ਜਾਂ ਅਸੀਂ ਵੀ ਸਾਨੂੰ ਲੜਨਗੇ ਜਾਂ ਬੋਲਣਗੇ ਹਨਾ ਅਹ ਵੀ ਬਸ ਇੱਕ ਸਾਨੂੰ ਇੱਕ duty teacher ਹੋਣ ਦੇ ਨਾਤੇ madam ਸੱਦਦੀ ਸੀਗੀ ਤੇ ਹਾਂ ਆਉਂ ਅਹ ਆਉਂਦੇ ਸੀਗੇ ਤੇ

ਬਾਕੀ ਸਾਡੇ ਜਿਹੜੇ period ਹੁੰਦੇ ਸੀ, ਅਸੀਂ ਕੀ ਕਰਦੇ ਹੁੰਦੇ ਸੀ ਨਾ ਅਹ ਸੁਬਾਹ ਨਾ ਅਹ ਨਾ ਵੀ ਜਦੋਂ ਸਾਡਾ school ਦਾ school ਆਉਣਾ ਅਸੀਂ ਮੈਂ ਆਪਣੀ van ਤੇ ਆਉਂਦਾ ਸੀਗਾ, ਉਹ ਆਪਣੀ van ਤੇ ਆਉਂਦਾ ਸੀਗਾ ਅਲੱਗ ਅਲੱਗ ਸੀਗਾ। ਮੇਰਾ ਹੋਰ ਪਿੰਡ ਸੀਗਾ, ਉਹਦਾ ਹੋਰ ਪਿੰਡ ਸੀਗਾ। ਹਰੇਕ ਪਿੰਡ ਤੋਂ ਅਲੱਗ ਅਲੱਗ ਮਤਲਬ ਵੀ vans ਆਉਂਦੀਆਂ ਸੀਗੀਆ, ਸਾਡੇ school ਦੇ ਵਿੱਚ ਤੇ ਅਸੀਂ ਕੀ ਕਰਦੇ ਸੀਗੇ ਨਾ ਵੀ ਸਕੂਲ ਦੇ ਵਿੱਚ ਅਲੱਗ-ਅਲੱਗ ਜਦੋਂ vans ਆਉਂਦੀਆਂ ਸੀਗੀਆਂ। vans ਤੋਂ ਉਤਰਦੇ ਤੇ vans ਤੋਂ ਜੇ ਤਾ ਉਹਦੀ van ਪਹਿਲਾਂ ਆ ਜਾਂਦੀ ਤਾਂ ਉਹ ਮੇਰੀ wait ਕਰਦਾ ਹੁੰਦਾ ਸੀਗਾ ਤੇ ਜੇ ਮੇਰੀ van ਪਹਿਲਾਂ ਆ ਜਾਂਦੀ ਤਾਂ ਮੈਂ ਉਹਦੀ wait ਕਰਦਾ ਹੁੰਦਾ ਸੀਗਾ। ਵੀ ਉਨਾ time ਅਸੀਂ school ਦੇ ਵਿੱਚ ਜਿਹੜੀ ਕੀ ਆ ਵੀ, entry ਨੀਂ ਅਸੀਂ ਨੀਂ ਲੈਂਦੇ ਹੁੰਦੇ ਸੀਗੇ। ਵੀ ਜਿੰਨਾ time ਅਸੀਂ ਇੱਕ ਦੂਜੇ ਨੂੰ ਮਿਲ ਨੀਂ ਲੈਂਦੇ ਸੀਗੇ। ਤੇ ਜੇ ਅਸੀਂ ਕੋਈ ਛੁੱਟੀ ਮਾਰਨੀ ਹੁੰਦੀ ਸੀਗੀ ਤਾਂ ਉਹ ਵੀ ਅਸੀਂ ਦੋਵੇਂ ਇਕੋ ਦਿਨ ਹੀ ਮਾਰਦੇ ਹੁੰਦੇ ਸੀਗੇ। ਜੇ ਮੰਨ ਕੇ ਚੱਲੇ ਅੱਜ ਉਹਨੇ ਨੀਂ ਆਉਣਾ ਤੇ ਮੈਂ ਵੀ ਨੀਂ ਆਉਣਾ। ਤੇ ਜੇ ਉਹਨੇ ਆਉਣਾ ਤਾਂ ਫਿਰ ਹੀ ਮੈਂ ਆਉਣਾ। ਇਹ ਸਾਡਾ ਅਸੂਲ ਹੁੰਦਾ ਸੀਗਾ। ਤੇ ਦੂਜਾ ਸਾਡਾ ਅਸੂਲ ਹੁੰਦਾ ਸੀਗਾ, ਵੀ ਅਸੀਂ ਕੁੜੀਆਂ-ਚਿੜੀਆਂ ਦੇ ਪਿੱਛੇ ਨੀਂ ਕਦੇ ਵੀ ਗਏ ਸੀ। ਵੀ ਚਾਹੇ ਕੋਈ ਸੋਹਣੀ ਆ, ਚਾਹੇ ਕੋਈ ਨਹੀਂ ਸੋਹਣੀ but ਅਸੀਂ ਕੁੜੀਆਂ ਦੇ ਪਿੱਛੇ ਕਦੇ ਵੀ ਨੀਂ ਗਏ ਸੀਗੇ ਅੱਜ ਤੱਕ ਵੀ ਜਦੋਂ ਦੇ ਅਸੀਂ school ਚ। ਸਾਡਾ ਇਕੋ ਹੀ rule ਸੀਗਾ ਵੀ ਕੁੜੀਆਂ ਨੂੰ ਨੀਂ ਅਸੀਂ ਐਨਾ ਉਹੋ ਕਰਨਾ ਗਾ ਹਨਾ ਅਹ ਤੇ ਬਾਕੀ ਸੋਨੂੰ periods ਦੱਸੀ ਜਾਂਦਾ ਸੀ। ਸੁਬਾਹ ਅਸੀਂ ਇਥੋਂ ਦੋਨਾਂ ਨੇ ਇਕੱਠੇ ਹੋ ਜਾਣਾ ਤੇ ਬਾਹਰ ਸਾਡੇ ਇੱਕ ਨਾ ਅਹ canteen ਹੁੰਦੀ ਸੀਗੀ।

ਤੇ bag ਚ ਪਾ ਕੇ Kurkere, Lays, toffees ਦਾ packet ਜੇ ਵੋ, ਕਾਫ਼ੀ ਸਾਮਾਨ ਅਸੀਂ daily basis ਤੇ ਆਪਣਾ ਪੂਰਾ bag ਭਰ ਕੇ ਤੇ class ਜਮਾ last bench ਤੇ ਜਾ ਕੇ ਬੈਠ ਜਾਂਦੇ ਸੀਗੇ। ਜਿਹੜਾ last bench ਸੀਗਾ ਨਾ ਅਹ ਉਹ ਕਾਫ਼ੀ ਵੱਡਾ bench ਸੀਗਾ। ਮਤਲਬ ਵੀ ਤੁਸੀਂ ਆਏਂ ਲਾ ਲੋ ਵੀ ਸਕੂਲ ਦੇ ਵਿੱਚ ਨਾ ਉਹ ਇਕੋ ਇੱਕ desk ਸੀਗਾ, ਉਹ ਵੀ ਜਿਹੜਾ ਬਹੁਤ ਵੱਡਾ ਸੀਗਾ ਤੇ ਉਹ ਸਾਡੀ, ਇਥੇ ਰੱਖਿਆ ਹੋਇਆ ਸੀਗਾ, ਸਾਡੀ class ਦੇ ਵਿੱਚ ਸਾਡੀ class ਦੇ ਵਿੱਚ ਪਿਆ ਹੁੰਦਾ ਸੀਗਾ desk ਤੇ ਉਹਤੇ ਅਸੀਂ daily ਉਸੇ ਮਤਲਬ ਵੀ desk ਤੇ ਹੀ ਬੈਠਣਾ ਹੁੰਦਾ ਸੀਗਾ। ਤੇ ਉਥੇ ਜਾ ਕੇ ਬਹਿ ਕੇ ਤੇ ਅਸੀਂ ਜਿਵੇਂ ਦੱਸਿਆ ਪਹਿਲਾ period ਅਸੀਂ ਖੜ੍ਹੇ ਰਹਿੰਦੇ ਅਸੀਂ ਦੋਨੇਂ। ਅਲੱਗ-ਅਲੱਗ ਅਸੀਂ ਬੈਠਣਾ ਨੀਂ ਹੁੰਦਾ ਸੀਗਾ। ਤੇ ਫਿਰ ਅਸੀਂ ਕੀ ਕਰਨਾ ਵੀ ਦੂਜਾ period ਸਾਡਾ ਸ਼ੁਰੂ ਹੋ ਜਾਣਾ ਜਿੱਦਾਂ ਹੀ bell ਵੱਜਣੀ madam ਨੇ ਬਾਹਰ ਜਾ ਵੜਨਾ ਤੇ ਅਸੀਂ ਆਪਣਾ bah ਖੋਲ੍ਹਣਾ ਤੇ ਖਾਣਾ-ਪੀਣਾ ਅਸੀਂ ਆਪਣਾ start ਕਰ ਦੇਣਾ। ਵੀ ਸੁਬਾਹ ਦੂਜਾ period ਤੀਜਾ period ਚੌਥਾ period ਪੰਜਵਾਂ period ਛੇਵਾਂ period ਸੱਤਵਾਂ period ਅੱਠਵਾਂ period ਨੌਵਾਂ period ਦਸਵਾਂ period ਦਸ period ਹੁੰਦੇ ਸੀ ਸਾਡੇ ਦਸ period ਤੁਸੀਂ ਮਜ਼ਕ ਮੰਨੋਂਗੇ। ਵੀ ਅਸੀਂ ਖਾਈ-ਖਾਈ ਜਾਂਦੇ ਰਹਿੰਦੇ ਸੀਗੇ। ਖਾਈ-ਖਾਈ ਜਾਂਦੇ ਰਹਿੰਦੇ ਸੀਗੇ। ਕੋਈ ਕੰਮ teacher ਸਾਨੂੰ ਕੁਝ ਨੀਂ ਬੋਲਦਾ ਸੀਗਾ। ਘਰ ਦੇ ਸਾਨੂੰ ਪੂਰੀ support ਕਰਦੇ ਸੀਗੇ। ਪੜ੍ਹਨ ਚ ਅਸੀਂ ਹੁਸ਼ਿਆਰ ਸੀਗੇ। ਵੀ ਜੇ ਅਸੀਂ papers ਦੇ end ਤੇ ਵੀ ਜਾ ਕੇ ਚਾਰ ਦਿਨ, ਪੰਜ ਦਿਨ ਪੜ੍ਹ ਲਏ।

ਵੀ ਥੋੜ੍ਹਾ-ਮੋਟਾ ਪੜ੍ਹ ਲਏ ਤਾਂ ਮੰਨ ਕੇ ਚੱਲੇ ਵੀ ਅਸੀਂ ਆਰਾਮ ਨਾਲ ਵੀ pass ਹੋ ਜਾਂਦੇ ਸੀਗੇ। ਵਧੀਆ ਤੇ ਇੱਕ ਮਤਲਬ ਵੀ ਚੰਗੇ numbers ਦੇ ਨਾਲ। ਵੀ ਇਹ

ਵੀ ਐਨਾ ਜ਼ਿਆਦਾ ਅਸੀਂ focus ਨਹੀਂ ਅਸੀਂ ਕਰਦੇ ਸੀ ਤੇ but pass ਅਸੀਂ ਵਧੀਆ numbers ਨਾਲ ਹਰੇਕ ਸਾਲ ਹੀ ਹੁੰਦੇ ਆਏ ਆਂ। ਤੇ ਅੱਜ ਵੀ ਅਸੀਂ ਗੱਲਾਂ ਕਰਦੇ ਹੁੰਨੇ ਆਂ ਦੋਵੇਂ, ਜਦੋਂ ਬੈਠਦੇ ਹੁੰਨੇ ਆਂ, ਵੀ ਜਿਹੜਾ ਸਾਡਾ school time ਸੀਗਾ ਨਾ ਅਹ ਐਨਾ ਕੁ ਜ਼ਿਆਦਾ ਵਧੀਆ ਲੰਘਿਆ, ਵੀ ਜਿੱਦਾਂ ਆਪਾਂ ਕਹਿ ਦੀਏ ਨਾ ਵੀ ਰਾਜਿਆਂ ਆਲੀ ਜ਼ਿੰਦਗੀ ਹੁੰਦੀ ਸੀ। ਉਹ ਜਿਹੜਾ ਮੁੰਡਾ ਸੀ ਨਾ, ਜਿਹੜਾ ਮੇਰਾ friend ਸੀਗਾ, actually ਉਹਦਾ ਨਾ ਪਿਓ ਹੈਨੀ ਸੀਗਾ। ਉਹਦਾ ਪਿਓ ਨਾ ਅਹ ਛੋਟੀ ਉਮਰ ਚ ਹੀ, ਜਦੋਂ ਮਤਲਬ ਵੀ ਇਹ ਛੋਟਾ ਹੁੰਦਾ ਸੀਗਾ। ਮੇਰਾ friend ਆ ਨਾ ਅਹ ਤੇ ਇਹਦੇ ਪਿਓ ਦੀ death ਹੋਗੀ ਸੀ ਤੇ ਇਹਦਾ ਨਾ ਅਹ ਚਾਚਾ ਸੀਗਾ ਇੱਕ ਤੇ ਇਹ ਆਪਣੇ ਚਾਚੇ ਨੂੰ ਹੀ ਪਿਓ ਕਹਿੰਦਾ ਸੀਗਾ ਤੇ ਇਹਦੀ ਜਿਹੜੀ mummy ਸੀਗੀ ਉਹ ਮਤਲਬ ਵੀ ਚਾਚੇ ਦੇ ਸਿਰ ਹੀ ਧਰੀ ਹੋਈ ਸੀਗੀ ਵੀ ਇਹਦੀ mummy ਦਾ ਅਹ ਉਹਨੇ ਮਤਲਬ, ਦੂਜਾ ਵਿਆਹ ਨੀਂ ਕਰਾਇਆ ਤੇ ਇਹਦੇ ਚਾਚੇ ਨੇ ਵੀ ਵਿਆਹ ਨੀਂ ਕਰਾਇਆ ਗਾ। ਤੇ ਫਿਰ ਇਹਦੇ ਚਾਚੇ ਨੇ ਉਹਦੀ, ਇਹਦੀ mummy ਨੂੰ ਹੀ ਰੱਖ ਲਿਆ ਵੀ ਇਹਦਾ daddy ਇੱਕ ਤਰ੍ਹਾਂ ਦਾ ਇਹਦਾ ਚਾਚਾ ਹੀ ਇਹਦਾ daddy ਬਣ ਗਿਆ। ਘਰੋਂ ਬਹੁਤ ਜ਼ਿਆਦਾ ਤੁਹਾਨੂੰ ਦੱਸਿਆ ਵੀ ਤਕੜਾ ਸੀਗਾ school time ਜਿਹੜਾ, ਉਹਦੇ ਨਾਲ ਬਹੁਤ ਜ਼ਿਆਦਾ ਵਧੀਆ ਲੰਘਿਆ ਤੇ ਜਿਹੜਾ ਮੇਰਾ ਇੱਕ ਸੱਚਾ ਮਿੱਤਰ ਸੀਗਾ, ਉਹ ਅੱਜ ਵੀ ਉਹੀ ਆ। ਧੰਨਵਾਦ।